ਇਕ ਤੂੰ ਦੁਕਾਨ ਹੈ ਦੁਕਾਨ ਦੇ ਵਿੱਚ ਕਈ ਸਾਰੀ ਜਿਹੜੀ ਚਾਦਰ ਰੱਖੀ ਹੋਈ ਹੈ।

ਇੱਥੇ ਦੋ ਚੇਅਰਾਂ ਪਈਆਂ ਇੱਕ ਟੇਬਲ ਪਿਆ ਹੋਇਆ ਟੇਬਲ ਤੇ ਪਾਣੀ ਦੀ ਬੋਤਲ ਪਈ ਹੈ ਸੌਸ ਪਈ ਹੋਈ ਹੈ।

ਔਰ ਇਥੇ ਕੁਝ ਵੈਸਲੀਨਸ ਰੱਖੀ ਹੋਈ ਹ ਕਈ ਸਾਰੇ ਤੇ ਸਾਈਕਲ ਪਏ ਆ।

ਇੱਕ ਰੂਮ ਏ ਰੂਮ ਦੇ ਵਿੱਚ ਪੋਸਟਰ ਲੱਗਿਆ ਔਰ ਇੱਥੇ ਟੇਬਲ ਪਿਆ ਹੋਇਆ।

ਵਿਅਕਤੀ ਨੂੰ ਇਨਾਮ ਦਿੰਦੇ ਹੋਏ ਖਿੱਚਿਆ ਲਾਈਟ ਲੱਗੇ ਹੋਏ ਰੂਮ ਵਿੱਚ ਗਮਲਾ ਰੱਖਿਆ ਹੋਇਆ ਇੱਕ।

ਇਹ ਜਿਹੜੀ ਫ਼ੋਟੋ ਹੈ ਇਹਦੇ ਵਿੱਚ ਦੱਸਿਆ ਹੈ ਕਿ ਇੱਥੇ--

ਇੱਕ ਪਾਰਕ ਹੈ ਪਾਰਕ ਦੇ ਵਿੱਚ ਕਈ ਸਾਰੇ ਪਲਾਂਟਸ ਲਗਾਏ ਗਏ ਹੈਂ ਔਰ ਕਈ ਸਾਰੇ ਪਲਾਂਟ ਵੀ ਇੱਥੇ --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

ਦੁਕਾਨ ਹ ਦੁਕਾਨ ਦੇ ਬਾਹਰ ਪੋਸਟਰ ਲੱਗਿਆ ਹੈ ਮੋਡਮ ਮਾਰਕ ।

ਔਰ ਕਈ ਸਾਰੀ ਇੱਥੇ ਇਂਟਾ ਲੱਗੀਆਂ ਹੈ ਕਈ ਸਾਰੇ ਪੇੜ ਪੌਧੇ ਦਿਖਾਈ ਦੇ ਰਿਹਾ ਹੈ ਇੱਕ ਖੰਭਾ--

ਇੱਕ ਪ੍ਰੋਗਰਾਮ ਚੱਲ ਰਿਹਾ ਕਈ ਸਾਰੇ ਤੇ ਲੋਕ ਆਏ ਹੋਏ ਆ ਪੋਸਟਰ ਲਗਾਇਆ ਗਿਆ ਹੋਇਆ।

ਇਸ ਫੋਟੋ ਵਿੱਚ ਦੱਸਿਆ ਕਿ ਇੱਥੇ--

ਇੱਕ ਇੱਥੇ ਸੋਫਾ ਪਿਆ ਹੋਇਆ ਜਿਹਦੇ ਤੇ ਦੋ ਪਿੱਲੋ ਰੱਖੇ ਆ ਪੇੜ-ਪੌਦੇ ਲਗਾਏ ਆ ਗਮਲੇ ਲਗਾਏ ਐ।

ਇਹ ਜਿਹੜੀ ਫੋਟੋ ਹੈ ਇਹਦੀ ਵਿੱਚ ਦੱਸਿਆ ਐ ਕਿ ਇੱਥੇ--

ਦੁਕਾਨ ਹੈ ਕਈ ਸਾਰਾ ਇੱਥੇ ਸਮਾਨ ਰੱਖਿਆ ਡੱਬਿਆਂ ਵਿੱਚ ਪੈਕ ਮਿਕਸੀ ਰੱਖੀ ਹੋਈ ਹੈ।